ਇਸ ਦੇ ਉੱਪਰ ਕੁਛ ਬੋਰਡ ਲੱਗੇ ਹੋਏ ਹਨ ਜਿਹਦੇ ਵਿੱਚ ਕੁਛ ਡੱਬੇ ਰੱਖੇ ਹੋਏ ਵੀ ਦਿਖਾਈ ਦੇ ਰਹੇ ਹਨ ਸਾਮ੍ਹਣੇ ਇੱਕ ਕੜਾਹੀ ਨਜ਼ਰ ਆ ਰਹੀ ਹੈ ਜੀ।

ਜੋ ਕਿ ਇੱਕ ਚਰਚ ਲੱਗ ਰਿਹਾ ਹੈ ਇਹਦੇ ਉੱਪਰ ਇੱਕ ਯੈਲੋ ਕਲਰ ਦਾ ਕਲਰ ਕੀਤਾ ਹੋਇਆ ਹੈ।

ਇਸ ਵਿੱਚ ਬਹੁਤ ਜਿਆਦਾ ਵਾਹਣ ਲੱਗੇ ਦਿਖਾਈ ਦੇ ਰਹੇ ਹਨ ਟੈਂਪੂ ਖੜੇ ਹੋਏ ਹਨ ਟਰੱਕ ਖੜੇ ਹੋਏ ਹਨ ਕੁਝ ਲੋਕ ਵੀ ਖੜੇ ਦਿਖਾਈ ਦੇ ਰਹੇ ਹਨ।

ਡੈਕੋਰੇਟ ਕੀਤੇ ਫਲਾਵਰ ਦਿਖਾਈ ਦੇ ਰਹੇ ਹਨ ਕੁਛ ਕੁਰਸੀਆਂ ਪਈਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਅਤੇ ਇਹ ਉੱਪਰ ਕੁਝ ਸਵਿਚ ਲੱਗੇ ਹੋਏ ਵੀ ਦਿਖਾਈ ਦੇ ਰਹੇ ਹਨ।

ਦਰਵਾਜ਼ਾ ਦਿਖਾਈ ਦੇ ਰਿਹਾ ਹੈ ਇੱਕ ਲੱਕੜ ਦਾ ਪਿਆ ਹੋਇਆ ਦਿਖਾਈ ਦੇ ਰਿਹਾ ਹੈ।

ਇੱਕ ਨੀਚੇ ਬਲੂ ਕਲਰ ਦਾ ਗੱਦਾ ਵੀ ਦਿਖਾਈ ਦੇ ਰਿਹਾ--

ਜਿੱਸ ਵਿੱਚ ਬਹੁਤ ਜ਼ਿਆਦੇ ਲੋਗ ਦਿਖਾਈ ਦੇ ਰਹੇ ਹਨ ਲਾਈਟਾਂ ਕੀਤੀਆਂ ਹੋਈਆਂ ਵੀ ਲਗਾਈਆਂ ਹੋਇਆਂ ਵੀ ਦਿਖਾਈ ਦੇ ਰਹੀਆਂ ਹਨ।

ਅਤੇ ਉਸਦੇ ਨਾਲ ਹੀ ਗਾਰਡਨ ਦੇ ਵਿੱਚ ਕੁਝ ਫਲਾਵਰ ਦਿਖਾਈ ਦੇ ਰਹੇ ਹਨ।

ਦਿਖਾਈ ਦੇ ਰਹੀ ਹੈ ਗੁਲਦਸਤੇ ਦਿਖਾਈ ਦੇ ਰਹੇ ਇੱਕ ਪੱਖਾ ਵੀ ਦਿਖਾਈ ਦੇ ਰਿਹਾ ਹੈ।

ਕੁਝ ਅਮਪਾਇਰ ਖੜੇ ਦਿਖਾਈ ਦੇ ਰਹੇ ਹਨ ਜੋ ਇਥੇ ਕੰਮ ਕਰਦੇ ਨਜ਼ਰ ਆ ਰਹੇ ਹਨ ਅਤੇ ਉਸਦੀ ਪਿਛਲੀ ਸਾਈਡ ਤੇ ਬਿਲਡਿੰਗ ਮੇਰੇ ਨਾਲ ਨਹੀਂ ਹ ਲੋਹੇ ਦੀ ਇੱਥੇ ਕੰਮ।

ਖਾਲੀ ਏ ਤੇ ਸੁਨਸਾਨ ਲੱਗ ਰਹੀ ਐ ਇਸ ਵਿੱਚ ਗੇਟ ਦਿਖਾਈ ਦੇ ਰਿਹੈ ਲੋਹੇ ਦਾ ਇੱਕ ਦੀਵਾਰ ਦਿਖਾਈ ਦੇ ਰਹੀ ਐ ਦਰਖਤ ਦਿਖਾਈ ਦੇ ਰਹੇ ਹਨ।